ਆਓ ਹੁਣ ਕੁਝ ਆਮ ਗ਼ਲਤੀਆ ਵੇਖਦੇ ਹਾਂ ਜੋ ਕਿ ਅਸੀਂ ਕਰ ਸਕਦੇ ਹਾਂ ਆਪਣੇ ਪ੍ਰੋਗਰਾਮ ਤੇ ਵਾਪਿਸ ਆਓ ਮੰਨ ਲਾਓ ਲਾਇਨ ਨੰਬਰ 4 ਵਿੱਚ ਅਸੀਂ ਕਰਲੀ ਬਰੈਕਟ ਪਾਉਣਾ ਭੁਲ ਗਏ ਸੇਵ ਦਬਾਓ ਵੇਖਦੇ ਹਾਂ ਕੀ ਹੁੰਦਾ ਹੈ ਟਰਮੀਨਲ ਤੇ ਵਾਪੀਸ ਆਓ ਪਹਿਲਾਂ ਦੀ ਤਰਹ ਕੰਪਾਇਲ ਕਰਦੇ ਹਾਂ ਅਸੀਂ ਏਰਰ ਵੇਖਦੇ ਹਾਂ ਇਨਵੈਲਿਡ ਇਨੀਸ਼ੀਅਲਾਈਜ਼ਰ ਐਂਡ ਐਕਸਪੈਕਟਿਡ ਆਈਡੈਂਟੀਫਾਇਰ ਓਰ ਬ੍ਰੈਕਟ ਬੇਫੋਰ ਨਿਊਮਰਿਕ ਕਾਂਸਟੈਂਟ